ਜਾ ਕੇ ਕਿਉਂਕਿ ਹੁਣ ਤਾਂ ਚਲੋ ਕਾਫੀ ਨਵੀਂ ਬਿਲਡਿੰਗ ਬਣ ਗਈ ਮੌਕੇ ਦੇ ਨਿਸ਼ਾਨ ਹਜੇ ਵੀ ਆਪਾਂ ਦਰਬਾਰ ਸਾਹਿਬ ਦੇਖਦੇ ਹਾਂ ਤਾਂ ਸਾਨੂੰ ਨਿਸ਼ਾਨ ਦਿਖਦੇ ਹੈ ਤੇ ਲੋਕਾਂ ਨੂੰ ਮਤਲਬ ਕਿ ਇਨ੍ਹਾਂ ਨੇ ਐਨੇ ਕਮਰੇ ਜਿੱਦਾਂ ਥੋੜੇ ਥੋੜੇ ਜਿਹੜੇ ਸਾਇਡਾਂ ਤੇ ਗੈਲਰੀ ਹਾਲ ਦੇ ਵਿਚ ਤੁੰਨ ਤੁੰਨ ਕੇ ਬੰਦ ਕਰ ਦਿੱਤੇ ਸੀ ਲੋਗ ਇਹ ਮਤਲਬ ਐਨੀ ਬੁਰੀ ਹਹਲਾਤ ਤੁੰਨ ਕੇ ਬੰਦ ਕਰ ਦਿੱਤੇ ਬੁਰੀ ਤਰ੍ਹਾਂ ਤੇ ਇੱਕ ਦੂਜੇ ਦਾ ਮਤਲਬ ਸਾਹ ਘੁੱਟ ਹੋ ਕੇ ਹੀ ਮਰ ਗਏ ਸੀਗੇ ਕਈ ਛੁਪ ਗਏ ਸੀਗੇ ਕਿ ਸਾਡੇ ਗੋਲੀ ਨਾ ਲੱਗ ਜਾਈ ਪਰ ਉਨ੍ਹਾਂ ਨੂੰ ਜਿਹੜਾ ਛੁਪੀਆਂ ਹੋਇਆ ਨੇ ਕੱਢ ਕੇ ਇਨ੍ਹਾਂ ਨੇ ਮਾਰੀਆ ਸੀ ਛੋਟੇ ਬੱਚੇ ਤੋਂ ਲੈ ਕੇ ਕੀ ਵੱਡੇ ਤੱਕ ਬਹੁਤ ਬੁਰੀ ਹਾਲਤ ਹੋ ਗਈ ਸੀ ਧਰਮ ਯੁੱਧ ਮੋਰਚਾ ਵੀ ਮਤਲਬ ਕਿ ਨਾਮ ਦੀ ਇੱਕ film ਵੀ ਦੋ ਹਜ਼ਾਰ ਸੋਲਾਂ ਵਿੱਚ release ਕੀਤੀ ਗਈ ਸੀ ਇਨ੍ਹਾਂ ਤੇ ਅਧਾਰਿਤ

ਲੇਕਿਨ ਕਾਫੀ ਕਹਿ ਲੀਏ ਇਨ੍ਹਾਂ ਨੇ ਬਹੁਤ ਸਿੱਖ ਧਰਮ ਦੇ ਲਈ ਬਹੁਤ ਵਧੀਆ ਯੁੱਧ ਦੇ ਲਈ ਉਹ ਕੀਤਾ ਸੀ but ਕੋਈ ਇਨ੍ਹਾਂ ਨੂੰ ਜਿਆਦਾ ਸਪੋਰਟ ਨਾ ਮਿਲਣ ਇਨ੍ਹਾਂ ਦੇ ਉਹ ਹੋ ਗਿਆ ਸੀ ਪਿੱਛੇ ਰਹੀ ਗਏ ਸੀ ਇਹ ਹਾਂ ਜੀ ਹਮ ਫੇਰ ਓਹੀ ਹੈ ਨਾ ਜਿਹੜਾ ਬੰਦਾ ਛੋਟਾ ਹੈ ਓਹਨੂੰ ਦਬਾ ਹੀ ਦਿੰਦੇ ਨੇ

ਚਲੋ ਬਾਕੀ ਦੇਖਦੇ ਹਾਂ operation ਦੀ book ਹੈਗੀ ਹੈ ਆਪਾਂ ਉਹ ਵੀ ਹੈ ਨਾ ਡਿਸਕਸ ਕਰਾਂਗੇ ਮੰਨਤ okay

ਸਤਿ ਸ੍ਰੀ ਅਕਾਲ ਦੀ ਕੀ ਹਾਲ ਹੈ? ਸਤਿ ਸ੍ਰੀ ਅਕਾਲ ਜੀ ਹਾਂਜੀ ਵਧੀਆ, ਤੁਸੀਂ ਦੱਸੋ, ਕੀ ਹਾਲ ਚਾਲ?

ਮੈਂ ਕੁਛ ਨੀ ਆਹ ਧਰਮਪਦ ਦਾ ਇੱਕ story ਜਿਹੀ ਆਈ ਸੀ ਮੈਂ ਕਿਹਾ ਚੱਲ ਪੜ੍ਹ ਲਈਏ ਆਪਾਂ।

ਦੱਸਿਆ ਹੋਇਆ ਕਾਫ਼ੀ ਕੁਛ ਉਹਨਾਂ ਦੇ ਮਹਾਰਾਜਾ ਬਾਰੇ ਸਾਰਾ ਮੈਂ ਕਿਹਾ ਚਲੋ, ਤੇ ਇੱਕ ਸੂਰਜ ਮੰਦਰ ਦਾ ਵੀ ਇਹਦੇ ਵਿੱਚ ਦੱਸਿਆ ਹੋਇਆ ਥੋੜ੍ਹਾ ਜਿਹਾ ਅਧਿਆਏ ਉਹ ਵੀ ਮੈਂ ਪੜ੍ਹਦੀ,

ਮੈਂ ਕਿਹਾ ਚਲੋ ਇਹ ਆਪਾਂ ਪੜ੍ਹਕੇ ਦੇਖ ਲੈਂਦੇ ਹਾਂ ਵੀ ਕੀ ਇਹਦੇ ਵਿੱਚ ਹੈ, ਕੀ ਨਹੀਂ। ਪ੍ਰਤਿ~ ਇਹ ਪ੍ਰਤਿਭਾਸ਼ਾਲੀ ਸੀ ਇਹ ਲੜਕਾ। ਹਾਂਜੀ ਬਿਲਕੁਲ ਬਹੁਤ ਹੁਸ਼ਿਆ~ ਉਹ ਵੀ ਮਤਲਬ ਕਿ ਜਾਣ~ ਉਹਨਾਂ ਨੇ ਅਹ ਬਾਰਾਂ ਹਜ਼ਾਰ ਕਾਰੀਗਰਾਂ ਨੂੰ ਬਚਾਉਣ ਲਈ ਹਮ ਜਾਨ ਕੁਰਬਾਨ,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

ਹਾਂਜੀ ਤੇ ਇਹਨੂੰ architecture ਤੇ ਸ਼ਿਲਪਕਾਰੀ ਵਿੱਚ ਦਿਲਚਸਪੀ ਰੱਖਦਾ ਸੀ, ਬਣਤਰ ਵਗ਼ੈਰਾ ਬਣਾਉਣ ਦੇ ਵਿੱਚ ਜਾਂ ਬਿਲਡਿੰਗਾਂ ਮਹਾਂ~ ਮਹਾਨ ਮੰਦਿਰ ਵਾਸਤੂਕਾਰ ਸਿਰਜਕ ਸੀਗੇ, ਹਮ ਹਾਂਜੀ architect ਸੀਗੇ ਉਸ time ਦੇ।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

ਤੇ ਬਾਰਾਂ ਸਾਲ ਦੀ ਉਮਰ ਵਿੱਚ ਹੀ ਉਸਨੇ ਉੜੀਆ ਮੰਦਿਰ ਦੇ architecture ਦੀ ਕਲਾ ਵਿੱਚ ਮੁਹਾਰਤ ਹਾਸਿਲ ਕਰ ਲਈ ਸੀ, ਬਾਰਾਂ ਸਾਲ ਦੇ ਤੋਂ ਹੀ ਉਹਨੇ ਮਤਲਬ ਸਿੱਖਣਾ ਸ਼ੁਰੂ ਕਰ ਦਿੱਤਾ ਦੇਖ,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 ਬਾਰਾਂ ਸਾਲ ਦੇ ਜਦੋਂ ਆਪਣੀ ਮੰਮੀ ਨੂੰ ਅਹ ਜਨਮ,

ਕਦੇ ਵੀ ਆਪਣੇ ਪਿਤਾ ਪ੍ਰਤੀ ਨਿਸ਼ਠਾਵਾਨ ਪਿਤਾ ਨੂੰ ਨੀ ਸੀ ਦੇਖਿਆ, ਠੀਕ ਹੈ।

ਹਾਂ ਪਰ ਆਪਣੇ ਬਾਰਵੇਂ ਜਨਮ ਦਿਨ ਤੇ ਉਸਨੇ ਆਪਣੀ ਮਾਂ ਨੂੰ ਤੋਹਫ਼ਾ ਦਿੱਤਾ ਤੇ ਆਪਣੇ, ਮਿਲਣ ਦਾ ਮੌਕਾ ਚਾਹੁੰਦਾ ਸੀ ਤੇ ਜਿਸ

ਤਾਂ ਉਸ ਤੋਂ ਬਾਅਦ,

ਹਮ ਹਮ ਹਾਂਜੀ।

ਹਾਂਜੀ ਉਜਾੜ beach ਤੇ ਪਹੁੰਚ ਗਿਆ ਕਹਿੰਦੇ ਜਿੱਥੇ ਕਿ

ਪਤਾ ਲੱਗਾ ਕਿ ਇੱਥੇ ਅਹ ਉਹ ਇੱਥੇ ਹੈ ਜਿੱਥੇ ਉਸਦੇ ਪਿਤਾ ਸੂਰਜ ਦੇਵ ਹਨ, ਹਨਾ, ਇੱਕ ਉਹ ਇਹ ਉਸਨੂੰ ਸਮਰਪਿਤ ਕਰਕੇ ਦੇਸ ਦੇ ਸਭ ਤੋਂ ਵੱਡਾ ਮੰਦਿਰ ਬਣਾਉਣਾ ਚਾਹੁੰਦਾ ਸੀ ਇੱਥੇ ਤੇ ਉਸਨੇ, ਹਾਂ ਉਹ ਉਸਾਰੀ ਵਾਲੀ ਥਾਂ ਤੇ, ਪਿਤਾ ਨੂੰ ਵੇਖਣ ਲਈ ਕਾਫ਼ੀ ਲ~ ਅਹ ਸਮੇਂ ਜਿਹੜਾ ਹੋ ਗਿਆ ਸੀ ਉਹਨੇ ਦੇਖਿਆ ਨੀ ਸੀ,

ਹਾਂਜੀ ਉਸਨੇ ਆਪਣੇ ਪਿਤਾ ਨੂੰ ਦੇਖਿਆ ਹੀ ਨੀ ਸੀਗਾ। ਧਰਮਪਦ ਦੇਖ ਰਿਹਾ ਸੀ ਕਿ ਉਸਦੇ ਪਿਤਾ,

ਤੇ ਕਾਰੀਗਰ architecture ਸਿਖ਼ਰ ਦੇਖਦਾ ਉਹ ਉੱਪਰ ਮਤਲਬ ਵੇਰਵਾ ਦੇਖਦਾ ਸੀ, ਦੱਸਦਾ ਸੀ ਉਹਨਾਂ ਨੂੰ ਵੀ ਕਿਸ ਤਰੀਕੇ ਨਾਲ ਕੀ ਕਰਨਾ ਹੈ, ਪੂਰੀ detail

ਹਾਂਜੀ ਤੇ ਅਮ ਹਜੇ ਕਹਿੰਦੇ ਮੰਦਿਰ ਪੂਰਾ ਵੀ ਨੀ ਸੀ ਹੋਇਆ ਕਿ ਅੰਤਿਮ ਚਾਬੀ ਜਾਂ ਕਲਸ਼ ਹਜੇ ਮੰਦਿਰ ਵਿੱਚ ਸਥਾਪਿਤ ਕਰਨਾ ਬਾਕੀ ਸੀਗਾ, ਤੇ ਇਹ ਵਾਰ ਵਾਰ ਅਸਫਲ ਹੋਏ ਤੇ ਕ~ ਕੋਈ ਨੀ ਜਾਣਦਾ ਕਿ ਘੜੇ ਨੂੰ ਕਿਵੇਂ ਤੋੜ੍ਹਨਾ ਜਾਂ ਕਿੱਦਾਂ। ਹਾਂ ਤੇ ਰਾਜਾ ਨਰਸਿੰਮਾ ਦੇ ਸਵੇਰੇ ਕਹਿੰਦੇ ਅਹ ਉਸਨੇ ਇੱਕ, ਇੱਕ ਅੰਤਿਮ ਨੂੰ ਅਹ ਤਾਰੀਕ ਨੂੰ ਐਲਾਨ ਕੀਤਾ ਸੀ ਕਿ ਅਸਫਲ ਹੋਣ ਤੇ ਬਾਰਾਂ ਹਜ਼ਾਰ ਕਾਰੀਗਰ ਆ ਜਿਹੜੇ ਉਹ ਮਰ ਜਾਣਗੇ

ਹਾਂ ਤੇ ਉਹਨਾਂ ਨੂੰ ਇਹੀ ਹੈ ਨਾ ਕਿਉਂਕਿ ਵੀ ਜੇਕਰ ਮੰਦਿਰ ਪੂਰਾ proper ਬਣ ਜਾਏਗਾ ਜੇ ਉਸਾਰੀ ਠੀਕ ਹੋਏਗੀ, ਤਾਂ ਇਹ ਸਾਡੇ ਲਈ ਪਵਿੱਤਰ ਹੈ, ਨਹੀਂ ਤਾਂ ਬਿਲਕੁਲ ਅਪਵਿੱਤਰ ਹੀ ਮੰਨਿਆ ਜਾਂਦਾ ਸੀ,

ਏਦਾਂ ਪਰੇਸਾਨ ਹੋ ਰਹੇ ਸੀ ਕਿ ਬਾਰਾਂ ਹਜ਼ਾਰ,

ਉਸਦੀ ਲਿਖਤ ਤੇ ਨਾਰਾਜ ਨਾਰਾਜ ਹੋ ਗਏ ਸੀਗੇ,

ਤੇ ਸਾਰੇ ਕਾਰੀਗਰਾਂ ਨੂੰ ਕਹਿੰਦੇ ਮੌਤ ਦੀ ਸਜ਼ਾ ਦੇ, ਦੇ ਦਿੱਤੀ ਜਾਵੇਗੀ ਇਹਨਾਂ ਨੇ ਕਿਉਂਕਿ ਬਣਾਉਣਾ, ਬਣ ਨੀ ਰਿਹਾ proper ਕੁਛ complete ਨੀ ਕਰ ਪਾ ਰਹੇ ਤਾਂ ਉਹਨਾਂ ਨੂੰ ਅਹ ਕਿਹਾ ਸੀਗਾ

ਤੇ ਉਹਨਾਂ ਦੇ ਜਿਹੜੇ ਧਰਮਪਦ ਆਪਣੇ ਪਿਤਾ ਨੂੰ ਉਸਦੇ ਮੰਦਿਰ ਦੇ ਆਲੇ ਦੁਆਲੇ ਲੈ ਜਾਣ ਲਈ ਜਾਂ ਉਸਾਰੀ ਦਿਖਾਉਣ ਲਈ ਕਹਿੰਦਾ ਹੁੰਦਾ ਸੀ ਪਰ ਉਹ ਨਹੀਂ ਲੈ ਤੇ ਜਿਵੇਂ ਹੀ ਉਹ ਮੰਦਿਰ ਦੇ ਸਿਖ਼ਰ ਤੇ ਪਹੁੰਚਿਆ ਤੇ ਉਸ ਮੰਦਿਰ ਦੀ ਉਸਾਰੀ ਬਾਰੇ ਪੜ੍ਹਿਆ ਖ਼ਰੜਾ ਯਾਦ ਹੋ ਗਿਆ ਉਹਨੂੰ ਤੇ ਕਿ ਇਹਦੀ ਮਤਲਬ ਕਿ ਇੱਕ ਹੋਰ ਹੱਲ ਹੈਗਾ ਤੇ ਪੱਥਰ ਦੇ design ਨੂੰ ਵੀ ਜਾਣਦਾ ਸੀ।

Keystone ਦੇ ਰੂਪ ਵਿੱਚ fit ਹੋਵੇਗਾ ਹਨਾ, ਤੇ ਉਹਨੂੰ ਇਸ ਲਈ ਉਹਨੇ ਮੰਦਿਰ ਨੂੰ ਕ~ ਅਹ ਤਾਂ ਕਿ ਇਕੱਠਾ ਰੱਖੇਗਾ ਉਹ ਮੇਰੇ ਪਿਤਾ ਮੈਨੂੰ ਲੈ ਕੇ ਜਾਣਗੇ ਤੇ ਮੇਰੇ ਕੋਲ ਹੈ ਏਦਾਂ ਦਾ ਕੋਈ ਢਾਂਚਾ ਜਿਸ ਨਾਲ ਕਿ ਮੈਂ ਇਹਦਾ keystone ਹਨਾ ਤੇ ਜਦੋਂ ਉਸਨੇ ਆਪਣੇ ਪਿਤਾ ਨੂੰ design ਬਾਰੇ ਸਮਝਾਇਆ ਤਾਂ ਬਿਸੂ ਨੂੰ ਖ਼ੁਸ਼ੀ

ਬਹੁਤ ਬਰੀਕੀ ਨਾਲ ਹਰ ਇੱਕ ਚੀਜ਼ ਨੂੰ ਸਮਝਦਾ ਸੀ ਨਾ ਉਹ ਬੜਾ, ਪੁੱਤਰ ਹੋਣ ਤੇ ਵੀ ਮਾਣ ਸੀ ਉਸਨੂੰ ਉਹਦੇ ਆਪਣੇ ਵਰਗਾ ਹੀ ਸਮਝਦਾ ਸੀ ਕਿ ਹਾਂ ਮੈਂ ਵੀ ਹੋਣਹਾਰ ਤੇ ਮੇਰਾ ਅੱਗੇ ਪੁੱਤਰ ਵੀ ਇੰਨਾ,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

ਤਾਂ ਕਹਿੰਦੇ ਵੀ ਪੂਰੀ ਮਤਲਬ ਚੰਦਰਮਾ ਦੀ ਰਾਤ ਪੂਰੀ ਚਮਕ ਰਹੀ ਸੀ time ਤੇ। ਦੇ ਸਿਖ਼ਰ ਤੇ ਅਹ ਰੇਤ ਨੂੰ ਢਲਾਣ ਤੋਂ ਹੇਠਾਂ ਨੂੰ ਆ ਰਿਹਾ ਸੀਗਾ।

ਹਜ਼ਾਰਾਂ ਲੋਕਾਂ ਦੀ ਜਾਨ ਬਚਾਈ ਸੀਗੀ॥ ਹਾਂ ਤੇ ਉਹ ਤੇ ਲਗਾ ਕੇੇ ਹਜ਼ਾਰਾਂ ਲੋਕਾਂ ਦੀ ਜਾਨ

ਦੇਖ ਕੇ ਖ਼ੁਸ਼ੀ ਦਾ ਜਸ਼ਨ ਵੀ ਮਨਾਉਣ ਲੱਗੇ ਤਾਂ। ਬਹੁਤ ਲੋਕ ਚੀਖ ਚਿਹਾੜਾ ਸੁਣਕੇ।

ਹਮ ਲੋਕ ਡਰ ਵੀ ਗਏ ਸੀਗੇ ਡਰਦੇ ਸਨ ਕਿ ਰਾਜਾ ਅਸਫਲ ਕਾਰੀਗਰਾਂ ਲਈ ਵੀ ਬਹੁਤ

ਕਲਸ਼ ਕਿਸੇ ਕਾਰੀਗਰ ਨੇ ਨੀ ਬਲਕਿ ਇੱਕ ਬਾਰਾਂ

ਹਾਂ ਹਾਂ ਬਿਲਕੁਲ ਬਿਲਕੁਲ ਤੇ ਇਸ ਲਈ ਉਹ ਸਾਰੇ ਲੋਕ ਹੈਰਾਨ ਵੀ ਸੀ, ਕੁਛ ਕੁ ਪਰੇਸਾਨ ਤੇ ਕੁਛ ਖ਼ੁਸ਼ ਵੀ ਸੀਗੇ ਕਿ ਇੰਨੇ ਲੋਕਾਂ ਦੀ ਜਾਨ ਇੱਕ ਬੱਚੇ ਨੇ ਬਚਾਈ ਹੈ ਨਾ ਕਿ ਕਿਸੇ,

ਹਾਂ ਤੇ ਉਸਤੋਂ ਬਾਅਦ ਵੀ ਕਾਫ਼ੀ ਮਤਲਬ ਪ੍ਰਾਪਤੀਆਂ ਲਈ ਵਡਿਆਈ ਜਾਂ ਨਾਮ ਪ੍ਰਸਿੱਧੀ ਨੀ ਸੀ ਮੰਗੀ ਉਸਨੇ ਕਦੇ ਵੀ ਮਤਲਬ ਆਪਣੇ ਲਈ ਉਸਨੇ ਪ੍ਰਸਿੱਧੀ ਨੀ ਸੀ ਮੰਗੀ

ਆਪਣਾ ਆਸ਼ਿਰਵਾਦ ਵਰਖਾ ਰਹੇ ਹੋਣ ਹਨਾ।

ਹਾਂ ਤੇ ਉਹ ਆਕਾਸ਼ ਵੱਲ ਦੇਖਿਆ ਤੇ ਉਹਦੀਆਂ ਅੱਖਾਂ ਵਿੱਚੋਂ ਹੰਝੂ ਵੀ ਲੈ,

ਸਿਖ਼ਰ ਤੋਂ ਉਹਨੇ ਸਮੁੰਦਰ ਦੇ ਡੂੰਘੇ ਪਾਣੀ ਵਿੱਚ ਛਾਲ ਵੀ ਮਾਰ,

ਉਹੀ ਹੈ ਨਾ ਦੇਖੋ ਮਤਲਬ ਕਿ ਉਹਨੇ ਇੰਨਾ ਵੱਡਾ ਕੰਮ ਕੀਤਾ ਤੇ ਉਹਨੂੰ ਕੋਈ ਜ਼ਿਆਦਾ ਇਹ ਨੀ ਹੋਇਆ ਆਪਣੇ ਆਪ ਤੇ ਕਿ ਮੈਂ ਮਾਣ ਨੀ,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

ਕਰ ਸਕਦਾ ਉਪਰੋਂ ਔਰ ਇੰਨੀ ਛੋਟੀ ਉਮਰ ਦੇ ਵਿੱਚ ਇੰਨੀ ਸਮਝ ਹੋਣੀ architecture ਹਨਾ ਤੇ ਇਸ ਕਰਕੇ ਉਹਨੇ ਕਦੇ ਆਪਣੇ ਆਪ ਨੂੰ ਉ~ ਉੱਚਾ ਨੀ ਸਮਝਿਆ।

ਤੇ ਉਹਨਾਂ ਨੇ ਮਤਲਬ ਜੋ ਕੁਰਬਾਨੀ ਕਹਿ ਲਓ ਜਾਂ ਫ਼ਰਜ਼ ਉਹਨਾਂ ਨੇ ਆਪਣਾ ਅਦਾ ਕੀਤਾ ਹਨਾ, ਤੇ ਸਾਨੂੰ ਵੀ ਇਹ ਜਿਹੀਆਂ ਕਹਾਣੀਆਂ ਤੋਂ ਦੇਖ ਲਓ ਕਿੰਨਾ ਕੁਛ ਸਿੱਖਣ ਨੂੰ ਮਿਲਦਾ ਕਿ

ਤੇ ਲੋਕ ਇਹ ਆ ਕਿ ਇਹਨਾਂ ਦੇ ਇਹਨਾਂ ਦੇ ਪਿੱਛੇ ਦੇ ਜੋ ਮਿਥਿਹਾਸਕ ਜਾਂ ਇਤਿਹਾਸਕ ਕਹਿ ਲਓ ਚੀਜ਼ਾਂ ਨੂੰ ਨੀ ਸਮਝਦੇ ਬਸ ਇੱਕ visiting place ਕਰਕੇ ਫੋਟੋਆਂ ਖਿੱਚਕੇ ਵਾਪਿਸ ਆ ਰਹੇ ਪਰ ਪਿੱਛੇ ਦਾ ਇਤਿਹਾਸ ਆ ਉਸਦੇ ਨਾਲ ਵੀ ਇਹਨਾਂ ਨੂੰ ਜਾਣੂ ਕਰਵਾਉਣਾ ਬਹੁਤ ਜ਼ਰੂਰੀ ਹੈ।

ਜਗਨ ਨਾਥ ਮੰਦਿਰ ਹਾਂਜੀ ਉਹ ਵੀ ਬਹੁਤ famous ਹੈ।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

ਹਾਂ ਚਲੋ ਆਪਾਂ ਨੂੰ ਵੀ discuss ਕਰਕੇ ਬੜਾ ਅੱਛਾ ਲੱਗਿਆ ਤੁਸੀਂ ਮੈਨੂੰ

Bye ਪਰਿਆਵਰਣ ਇੱਕ ਵਾਤਾਵਰਨ ਵਿੱਚ ਸਾਰੇ ਕੁਦਰਤੀ ਸਰੋਤ ਸ਼ਾਮਲ ਹੁੰਦੇ ਹਨ ਜੇ ਕੋਈ ਤਰੀਕਿਆਂ ਨਾਲ ਸਹਾਇਤਾ ਕਰਨ ਲਈ ਸਾਡੇ ਦੁਆਲੇ ਘੁੰਮਦੇ ਹਨ ਇਹ ਸਾਨੂੰ ਵਿਕਾਸ ਅਤੇ ਵਿਕਸਤ ਕਰਨ ਲਈ ਬਿਹਤਰ ਮਾਧਿਅਮ ਪ੍ਰਦਾਨ ਕਰਦੇ ਹੈ ਇਹ ਸਾਨੂੰ ਉਹ ਚੀਜ਼ਾਂ ਪ੍ਰਦਾਨ ਕਰਦਾ ਹੈ, ਜਿਹੜੀਆਂਂ ਸਾਨੂੰ ਇਸ ਧਰਤੀ ਤੇ ਜਿਉਣ ਲਈ ਲੋੜੀਦੀਆਂ ਹਨ ਹਾਲਾਂਕਿ ਸਾਡੇ ਵਾਤਾਵਰਨ ਨੂੰ ਸਧਾਰਨ ਤੌਰ ਤੇ ਬਣਾਈ ਰੱਖਣ ਲਈ ਸਾਨੂੰ ਸਾਰਿਆਂ ਨੂੰ ਕੁੱਝ ਮਦਦ ਦੀ ਜ਼ਰੂਰਤ ਹੈ ਸਾਡੀ ਜ਼ਿੰਦਗੀ ਨੂੰ ਬਰਬਾਦ ਕਰਨ ਅਤੇੇ ਸ~ ਸਦਾ ਜਿਉਂਦੇ ਰਹਿਣ ਲਈ ਮਨੁੱਖੀ ਤਕਨੀਕੀ ਤਕਲੀਫ਼ ਦੇ ਕਾਰਨ ਸਾਡੇ ਵਾਤਾਵਰਨ ਦੇ ਤੱਤ ਦਿਨੋਂ ਦਿਨ ਘੱਟ ਰਹੇ ਹਨ। ਧਰਤੀ ਤੇ ਜੀਵਨ ਜ਼ਾਰੀ ਰੱਖਣ ਲਈ ਸਾਨੂੰ ਵਾਤਾਵਰਨ ਦੀ ਮੌਲਿਕਤਾ ਨੂੰ ਕਾਇਮ ਰੱਖਣ ਦੀ ਲੋੜ ਹੈ, ਇੱਕੋ ਇੱਕ ਜਗ੍ਹਾ ਜਿੱਥੇ ਜੀਵਨ ਹੁਣ ਸਾਰੇ ਬ੍ਰਹਿਮੰਡ ਵਿੱਚ ਸੰਭਵ ਹੈ ਵਿਸ਼ਵ ਵਾਤਾਵਰਣ ਦਿਵਸ ਹਰ ਸਾਲ ਪੰਜ ਜੂਨ ਨੂੰ, ਹਰ ਸਾਲ ਵਾਤਾਵਰਣ ਦੀ ਸੁਰੱਖਿਆ ਅਤੇ ਸਫ਼ਾਈ ਦੇ ਪ੍ਰਤੀ ਜਨਤਾ ਦੀ ਜਾਗਰੂਕਤਾ ਨੂੰ ਫਲਾਉਣ ਲਈ ਇੱਕ ਮੁਹਿੰਮ ਦਾ ਆਯੋਜਨ ਕਰਦਾ ਹੈ, ਸਾਨੂੰ ਜਸ਼ਨ ਦਾ ਵਿਸ਼ਾ ਜਾਣਨ ਲਈ ਆਪਣੇ ਵਾਤਾਵਰਨ ਨੂੰ ਬਚਾਉਣ ਦੇ ਤਰੀਕੇ ਜਾਣਨ ਅਤੇ ਹਰ ਬੁਰੀਆਂ ਆਦਤਾਂ ਬਾਰੇ ਜਾਗਰੂਕ ਕਰਨ ਲਈ, ਸਾਨੂੰ ਹਰ ਦਿਨ ਵਾਤਾਵਰਨ ਦਿਵਸ ਨੂੰ ਘੱਟ ਕਰਨਾ ਚਾਹੀਦਾ ਹੈ ਅਸੀਂ ਆਪਣੇ ਵਾਤਾਵਰਨ ਨੂੰ ਬਹੁਤ ਹੀ ਆਸਾਨ ਢੰਗ ਨਾਲ ਧਰਤੀ ਤੇ ਹਰ ਵਿਅਕਤੀ ਦੁਆਰਾ ਚੁੱਕੇ ਗਏ ਬਹੁਤ ਥੋੜ੍ਹੇ ਕਦਮ ਨਾਲ

ਪੋਲੀਬੈਗ ਦੀ ਵਰਤੋਂ ਬੰਦ ਕਰ ਦਿਓ, ਕੁੱਝ ਪੁਰਾਣੀਆਂ ਚੀਜ਼ਾਂ ਨੂੰ ਨਵੇਂ ਤਰੀਕਿਆਂ ਨਾਲ ਮੁੜ ਵਰਤੋ ਮੁਰੰਮਤ ਅਤੇ ਇਸਨੂੰ ਸੁੱਟਣ ਦੀ ਬਜਾਏ ਟੁੱਟੀਆਂ ਚੀਜ਼ਾਂ ਦੀ ਵਰਤੋਂ ਕਰੋ, ਦੇਖੋ ਕਿ ਇਹਨਾਂ ਦੀ ਮੁਰੰਮਤ ਕਰਨ ਵਿੱਚ ਕਿੰਨਾ ਕੁ ਸਮਾਂ ਲੱਗੇਗਾ। ਰਿਚਾਰਜ਼ ਕਰਨ ਯੋਗ ਬੈਟਰੀਆਂ ਜਾਂ ਨਵਿਆਉਣਯੋਗ ਅਲਕਲੀਨ ਬੈਟਰੀਆਂ ਦੀ ਵਰਤੋਂ ਕਰੋ, ਫਲੋਰੈਂਸ ਪਰਤ ਦੀ ਵਰਤੋਂ ਕਰੋ ਮੀਂਹ ਦੇ ਪਾਣੀ ਦੀ ਵਰਤੋਂ ਕਰੋ ਆਉਣ ਵਾਲਾ ਭਵਿੱਖ ਬਚਾਈਏ, ਪ੍ਰਦੂਸ਼ਣ ਮੁਕਤ ਦੇਸ ਬਣਾਈਏ ਪ੍ਰਦੂਸ਼ਣ ਦਾ ਅਰਥ